ਆਪਨੇ ਮਨ ਤੋਂ ਹੀ ਹੋ ਜਾਂਦਾ ਹਜੇ ਅੱਗਲੇ ਨੂੰ ਤਾਂ ਭਾਵੇਂ ਨਾ ਵੀ ਦੇਖ ਕੇ ਪਹਿਚਾਣਿਆ ਪਰ ਕਈ ਰਿਸ਼ਤੇਦਾਰ ਵਿੱਚ ਇੱਦਾਂ ਦੇ ਵੀ ਹੁੰਦੇ ਨੇ ਹਨਾ ਕੇ ਜਿਹੜੇ ਦੇਖਦੇ ਹੀ ਇਹੀ ਕੁੱਛ ਹੁੰਦੇ ਨੇ ਹਨਾ ਕਿ ਇਹਨੇ suit ਕਿਹੋ ਜਿਹਾ ਪਾਇਆ ਇਹਨੇ ਜੁੱਤੀ ਕਿੱਦਾਂ ਦੀ ਪਾਈ ਏ ਨਾ ਮਤਲਬ ਕਿ ਕਿੱਦਾਂ ਤੇ ਜੇ ਉਹ ਕਿਤੇ by chance ਉਹੀ suit ਪਾਕੇ ਚਲੇ ਜਾਉ ਫੇਰ ਤਾਂ ਅੱਗਲਾ ਜਾਣ ਕੇ ਗੱਲਾ ਪੁੱਛਣਗੇ ਹੈ ਨੀ ਆਹ ਤਾਂ ਤੂੰ suit ਪਹਿਲਾਂ ਵੀ ਪਾਇਆ ਸੀ

ਆਪਾਂ ਪਾਕੇ ਚਲੇ ਜਾਣੇ ਆ ਅੱਗਲਾ ਉਹ ਭਾਵੇਂ ਆਪਨੇ ਬਾਰੇ ਸੋਚੇ ਨਾ ਸੋਚੇ ਆਪਣਾ ਦਿਮਾਗ

ਗੱਲ ਮੇਰੀ ਵੀ ਭਰਜਾਈ ਦੀ ਐ ਉਹ ਵੀ ਇਹੀ ਸੋਚਦੀ ਰਹਿੰਦੀ ਐ ਕਿਤੇ ਵੀ ਜਾਣਾ ਭਾਵੇਂ ਕਿਤੇ ਆਪਣੇ ਪੇਕੇ ਜਾਣਾ ਹੋਵੇ ਜਾ ਕਿਤੇ ਵਿਆਹ ਤੇ ਜਾਣਾ ਹੋਵੇ ਉਹਨੇ ਹਮੇਸ਼ਾ ਨਵਾਂ suit ਹੀ stitch ਕਰਵਾਉਣਾ

ਪਹਿਲਾਂ ਆਪਾਂ ਨੂੰ ਕਦੋਂ suit ਮਿਲਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਸਾਨੂੰ ਇੱਕ ਅੱਧਾ ਦੋ suit ਹੁਣ ਉਹੀਓ ਇੱਕ ਧੋ ਲੈਣਾ ਕਰਨਾ ਇੱਕ ਪਾ ਲੇਣਾ ਕਰਨਾ ਹੁਣ ਦੱਸ suit ਵੀ ਹੋਣਗੇ ਫੇਰ ਵੀ ਅਲਮਾਰੀ ਦੇ ਅੱਗੇ ਖੜ੍ਹ ਕੇ ਦੇਖਣਾ ਪੈਂਦਾ ਹਾਏ ਮੇਰੇ ਕੋਲ ਤਾਂ ਕੋਈ suit ਈ ਨੀ ਹੈਗਾ

ਹੁਣ ਬਾਰ ਬਾਰ ਇਹੀ ਸੋਚੀਦਾ ਹਾਏ ਮੇਰੇ ਕੋਲ ਤਾਂ suit ਈ ਨੀ ਹੈਗਾ ਹੁਣ ਤਾਂ ਬਸ ਇਹੀ ਹੁੰਦਾ ਜਾਨੀ fashion ਇੰਨਾ ਜਿਆਦਾ ਚੱਲ ਗਿਆ ਕਿ ਸਭ ਨੂੰ ਇਹੀ ਹੁੰਦਾ ਕਿ ਹਾਏ ਉਹਨੇ ਇੰਨਾ ਵਧੀਆ ਪਾਇਆ ਹੋਇਆ ਮੈਂ ਤਾਂ ਕੁੱਛ ਵੀ ਨੀ ਪਾਇਆ ਹੈਗਾ ਤੇ ਉਹਦੇ ਹੁਣ ਆਪਾਂ ਆਪਣੇ ਆਪ ਨੂੰ ਘੱਟ ਦੇਖਦੇ ਹਾਂ ਆਪਾਂ ਦੁੱਜੀਆ ਨੂੰ ਜਿਆਦਾ ਦੇਖਦੇ ਹਾਂ ਕਿ ਹਾਏ ਦੁੱਜੇ ਨੇ ਕਿ ਪਾਇਆ ਹੋਇਆ ਤੇ ਆਪਾਂ ਨੇ ਉਹੀ ਚੀਜ ਪਾਈ ਹੋਈ ਐ ਪੁਰਾਣੀ

ਆਪਾਂ ਨੇ ਖੁੱਦ ਵੱਧਾ ਕੁੱਛ ਖੁੱਦ ਵਧਾਏ ਹੋਏ ਨੇ ਕੁੱਛ ਮਹਿੰਗਿਆਈ ਨੇ ਵਧਾਏ ਪਰ ਮਹਿੰਗਿਆਈ ਦੇ ਵਧਾਏ ਆਪਾਂ ਕੁੱਛ ਨੀ ਕਹਿ ਸਕਦੇ ਹਨਾ

ਸਹੀ ਗੱਲ ਹੈ ਜੀ ਹੁਣ ਤੁਸੀਂ ਕਹਿ ਰਹੇ ਹੋ ਵੀ ਆਪਾਂ ਖੁੱਦ ਹੀ ਖਰਚੇ ਵਧਾਉਂਦੇ ਹਾਂ ਆਪਾਂ ਕਿਤੇ ਕਿਤੇ ਵੀ ਮਤਲਬ normally ਕੋਈ function ਹੋਵੇ ਕੁੱਝ ਵੀ ਹੋਵੇ ਆਪਾਂ ਨੂੰ ਆਪਣੇ ਪਹਿਲਾਂ ਹੋਰ ਕੋਈ ਵੀ ਕੰਮ ਨੀ ਆਪਾਂ ਨੂੰ ਜਾਣਦਾ ਸਭ ਤੋਂ ਪਹਿਲਾਂ ਆਪਣੀ ਗੱਲ ਕਿਸ suit ਤੇ

ਵੀ ਆਪਾਂ ਨੇ ਜਿਹੜਾ suit ਪਾਕੇ ਜਾਣਾ ਸੋਹਣਾ ਲੱਗਦਾ ਵੀ ਐ ਜਾ ਨਹੀਂ ਵੀ ਲੱਗਦਾ ਹਨਾ ਜੇ by chance ਆਪਣੇ ਕੋਲ suit ਹੈਗਾ ਵੀ ਨੀ ਫੇਰ ਵੀ ਆਪਾਂ ਉਸੇ time ਆਪਣੇ ਕੋਲ ਪੈਸੇ ਹੈਗੇ ਵੀ ਐ ਜਾ ਨਹੀਂ ਵੀ ਹੈਗੇ ਆਪਾਂ ਪਹਿਲਾਂ market ਚ ਜਾਕੇ suit ਖਰੀਦਾਂਗੇ

ਫਲਾਣੇ ਦੀ ਜਗ੍ਹਾ ਤੇ ਹਨਾ ਕੋਈ ਜਿੱਥੇ ਕੋਈ function ਐ ਜਾ ਕਿਸੇ ਦੇ ਪਾਠ ਐ ਜਾ ਕੋਈ ਮਰ ਵੀ ਗਿਆ ਇਹ ਵੀ ਕਹਿ ਦਿੰਦੇ ਨੇ ਜੇ ਕਿਸੇ ਦੀ death ਵੀ ਹੋ ਗਈ ਤਾਂ ਵੀ ਆਪਾਂ ਨੂੰ ਸੋਚ ਖੜੀ ਹੋ ਜਾਂਦੀ ਐ ਆਪਾਂ ਉਹ ਤਾਂ ਚੀਜਾਂ ਬਾਅਦ ਵਿੱਚ ਸੋਚਦੇ ਹਾਂ

ਪਾਣਾ ਹੈਗਾ ਜਾਂ ਭੋਗ ਤੇ ਨਵਾਂ suit ਨੀ ਪਾਣਾ ਹੈਗਾ ਹੁਣ ਤਾਂ ਭਾਵੇਂ ਘਰ ਦਾ ਈ member ਪਹਿਲਾਂ ਪਹਿਲਾਂ ਨੂੰਹਾਂ ਧੀਆਂ ਜਾਨਗੀਆ ਪਹਿਲਾ ਜਾਕੇ ਪਹਿਲਾਂ suit ਲੈਕੇ ਆਣਗੀਆ suit stich ਕਰਾਨਗੀਆ ਰਾਤੋ ਰਾਤ ਤਾਂ ਸਵੇਰੇ suit ਨਵਾਂ ਪਾਕੇ ਜਾਣਗੀਆ

ਹੈਗਾ ਕੀ ਪੁਰਾਣਾ suit ਪਾਕੇ ਆਪਾਂ ਮਰਗਤ ਤੇ ਵੀ ਚਲੇ ਜਾਈਏ ਉਹ ਵੀ ਨੀ ਆਪਾਂ ਮਹਿੰਗਿਆਈ ਇੰਨੀ ਜਿਆਦਾ ਆਪਾਂ ਖੁੱਦ ਵਧਾਈ ਹੋਈ ਐ ਸਹੀ ਗੱਲ ਹੈ ਜੀ ਹੁਣ ਤਾਂ suit ਤਾਂ suit ਐ ਘਰ ਤਾਂ ਕੋਈ ਸੋਚਦਾ ਵੀ ਨੀ ਐਈ ਚਲੇ ਜਾਉ ਉੱਥੇ ਜਾਕੇ ਹੀ ਵੇਖੋ ਬਹੁਤ ਜਿਆਦਾ ਅੱਜਕਲ ਰਾਸ਼ਨ ਮਹਿੰਗਾ ਹੋਇਆ ਪਿਆ ਵੀ ਹੁਣ ਕੋਈ ਵੀ ਚੀਜ਼ ਖਰੀਦ ਲੋ

ਤਾਵੀਂ ਰਾਸ਼ਨ ਤਾਂ ਚੱਲ ਮਹਿੰਗਾ ਜਿਹੜਾ ਹੈਗਾ ਹੀ ਹੈਗਾ ਹੈ ਹੁਣ ਚੱਲ ਅੱਗੇ ਤਾਂ ਚੱਲ ਆਪਾਂ ਨੂੰ ਐਂ ਹੁੰਦਾ ਸੀ ਵੀ ਸਬਜੀ ਆਪਣੀ ਵਧੀਆ ਬਣੀ ਬੁਣੀ ਤੇ ਰੱਜ ਕੇ ਫੇਰ ਬੱਚਿਆ ਨੇ ਰੋਟੀ ਖਾ ਲੈਣੀ ਕਰਨੀ ਉਸ ਤੋਂ ਬਾਅਦ ਨਾ ਬੱਚਿਆ ਦਾ ਧਿਆਨ ਹੋਰ ਪਾਸੇ ਕਿਸੇ ਵੀ ਚੀਜ਼ ਤੇ ਨੀ ਸੀ ਜਾਂਦਾ ਹੁੰਦਾ ਅੱਜਕਲ ਹੁਣ ਰੋਟੀ ਬਣਾ ਕੇ ਰੱਖ ਲੋ ਸਬਜੀ ਬਣਾ ਕੇ ਰੱਖ ਲੋ ਬੱਚਾ ਆਏਗਾ ਬੱਚਾ ਕਹੇਗਾ ਕੀ ਬਣਾਇਆ ਜਦੋਂ ਉਹਨੂੰ ਸਬਜੀ ਦਾ ਨਾਮ ਆਪਾਂ ਲੈ ਦਿਨੇ ਆ ਤਾਂ ਬੱਚਾ ਉਸੇ ਵੇਲੇ ਇੱਕਦਮ ਮੂੰਹ ਮੋੜ ਜਾਂਦਾ ਕਿ ਹਾਏ ਆਹ ਤਾਂ ਮੈਂ ਖਾਣੀ ਨੀ ਹੈਗੀ ਤੇ ਬੱਚਾ ਰੋਟੀ ਨੀ ਖਾਂਦਾ ਫੇਰ ਜਦੋਂ ਮਾਂ ਬੱਚੇ ਨੂੰ ਰੋਟੀ ਨੀ ਖਾਈ ਤਾਂ ਫੇਰ ਮਾਂ ਨੂੰ ਵੀ ਇਹ ਹੁੰਦਾ ਕਿ ਹਾਏ ਮੇਰਾ ਬੱਚਾ ਰਾਤ ਨੂੰ ਭੁੱਖਾ ਸੋਏਗਾ ਹਨਾ ਜਾਂ ਕੁੱਝ ਵੀ ਆ ਤੇ ਫੇਰ ਜਾਕੇ ਮਿੰਟ ਚ ਜਾਕੇ Maggie ਲੈ ਆਉ ਨੂਡ ਆਹ noodle ਲੈ ਆਉ ਜਾਂ ਮਤਲਬ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਲੈ ਆਉ ਬੱਸ ਉਹ ਮਕਰੋਨੀ ਜੜੇ ਮਿੰਟ ਚ ਮਕਰੋਨੀ ਲਿਆ ਕੇ ਬਣਾਲੋ ਬੱਸ ਹੁਣ ਬੱਚਾ ਇਸ ਚੀਜ਼ਾਂ ਨਾਲ ਇਹ ਖਰਚੇ ਹੀ ਨੇ ਸਾਰੇ ਮਕਰੋਨੀ ਦਾ packet ਵੀ ਜੇ ਆਪਾਂ ਲਿਆਵਾਂਗੇ ਤੀਹ ਪੈਂਤੀ ਦਾ packet ਲੈਕੇ ਆਵਾਂਗੇ

ਖਰਚੇ ਕੁੱਝ ਚਲੋ ਮੰਨਿਆ ਹਨਾ ਮਹਿੰਗਿਆਈ ਦਾ ਵੀ ਹਨਾ ਹੈਗਾ ਕੁੱਝ ਖਰਚੇ ਆਪਾਂ ਨੇ ਖੁਦ ਆਪ ਵਧਾ ਲਏ

ਹਾਂ ਕੁੱਝ ਖਰਚੇ ਬਹੁਤ ਹੱਦ ਤੱਕ ਤਾਂ ਖਰਚੇ ਆਪ ਵਧਾਏ ਹੋਏ ਨੇ ਜਦ ਕੀ ਬੱਚੇ ਵੀ ਮਿੰਟ ਚ ਅੱਛਾ ਉੱਦਾਂ ਆਪਾਂ ਕਿਹ ਦੀਏ ਕਿ ਹਾਏ ਆਹ ਚੀਜ਼ ਨੀ ਹੈਗੀ ਉਹ ਚੀਜ਼ ਨੀ ਹੈਗੀ ਹਨਾ ਵੀ ਆਪਾਂ market ਚ ਇੰਨੇ ਪੈਸੇ ਲੱਗਣਗੇ ਜੇ ਆਪਾਂ ਲੈਕੇ ਆਉਂਦੇ ਆ ਬੱਚਾ ਮਿੰਟ ਚ ਕਹੇਗਾ ਮੈਂ kurkure ਖਾਨੇ lays ਖਾਨੇ ਜਾਂ ਮਾਂ patty ਖਾਣੀ ਏ ਮਿੰਟ ਚ ਬੱਚਾ ਤੀਹ ਪੈਂਤੀ ਰੁਪਏ ਚਾਲੀ ਰੁਪਏ ਲਗਾ ਕੇ ਘਰ ਆ ਜਾਂਦਾ

ਉਹ ਨਾ ਕੁੱਝ ਉਹਨਾ ਦੇ ਨਾਲ ਕੁੱਝ ਖਾ ਕੇ ਉਹਨਾ ਦੇ ਨਾਲ ਬੱਚਿਆਂ ਦਾ ਕੁੱਝ ਬੱਚੇ ਅੱਜਕਲ ਬੱਚੇ ਬੜੇ ਕਮਜੋਰ ਹੋਏ ਪਏ ਨੇ ਤੇ ਜੇ ਆਪਾਂ ਪਹਿਲਾਂ ਹੁੰਦੇ ਸੀਗੇ ਪਹਿਲਾਂ ਆਪਾਂ ਰੋਟੀ ਖਾ ਕੇ ਹੀ ਆਪਣੇ ਸਿਹਤਾਂ ਵੀ ਆਪਣੀਆਂ ਇੰਨੀਆਂ ਵਧੀਆ ਹੁੰਦੀਆਂ ਸੀਗੀਆਂ ਰੋਟੀ ਰੱਜ ਕੇ ਖਾ ਲੈਣੀ ਬਾਹਰਲੀਆਂ ਚੀਜ਼ਾਂ ਦਾ ਕਦੇ ਸੋਚਿਆ ਹੀ ਨੀ ਸੀ ਹੈਗਾ ਵੀ ਬਾਹਰ ਦੀਆਂ ਨ ਚੀਜ਼ਾਂ ਵੀ ਕੋਈ ਖਾਣੀਆਂ ਨੇ

ਤਾਂ ਕਰਕੇ ਹੁਣ ਬਹੁਤ ਹੱਦ ਤੱਕ ਤਾਂ ਖੁਦ ਹੀ ਆਪਾਂ ਇਸ ਮਹਿੰਗਾਈ ਦੇ ਜਿਮੇਵਾਰ ਆਪਾਂ ਖੁਦ ਹੀ ਆਂ ਫੇਰ ਹੁਣ ਜਿਵੇਂ ਤੁਸੀਂ ਕਿਹ ਰਹੇ ਹੋ ਵੀ ਪਿੱਛੇ ਮਹਿੰਗਾਈ ਨੀ ਸੀ ਹੁੰਦੀ ਪਹਿਲਾਂ ਵੀ ਤਾਂ ਲੋਕੀ ਰਹਿੰਦੇ ਹੀ ਸੀ ਹਨਾ

ਪਰ ਫੇਰ ਵੀ ਉਹਨਾ ਨੂੰ ਉੰਨੇ ਚ ਹੀ ਬਹੁਤ ਜਿਆਦਾ ਖੁਸ਼ ਰਹਿੰਦੇ ਹੁੰਦੇ ਸੀ ਉਹ ਕਿਉਂਕਿ ਉਹਨਾ ਦੇ ਖੁਦ ਦੇ ਖਰਚੇ ਘਟੇ ਇੰਨੇ ਵਧਾ ਲਏ ਨਾ ਤਾਂ ਉਹਨਾ ਨੂੰ ਸੂਟ ਦਾ ਹੁੰਦਾ ਸੀ ਨਾ ਜੁੱਤੀ ਕੱਪੜੇ ਦਾ ਨਾ ਉਹਨਾ ਨੂੰ ਮਤਲਬ ਕਿ ਕਿਸੇ ਖਾਨ ਵਾਲੀਆਂ ਚੀਜ਼ਾਂ ਦਾ ਸਿਆਲ ਚੜਨਾ ਤਾਂ ਮੰਮੀ ਨੇ ਘਰ ਦੀਆਂ ਚੀਜਾਂ ਤੇ ਉਹ ਪਾਕੇ ਦੇਸੀ ਘਿਉ ਘਰ ਦਾ ਬਨਾਨਾ ਹੁਣ ਉਹੀ ਪਾਕੇ ਮੰਮੀ ਨੇ ਪਿੰਨੀਆ ਬਣਾ ਦੇਣੀਆ ਪਿੰਨੀਆ ਚੱਕ ਚੱਕ ਕੇ ਖਾਈ ਜਾਣਿਆ ਕਰਨੀਆ ਹੋਰ ਕੋਈ ਸੋਚਿਆ ਨਹੀਂ ਸੀ ਕਦੇ ਕੁੱਛ ਵੀ

ਹਨਾ ਤੇ ਹੁਣ ਹੁਣ ਤੇ ਬਾਹਰ ਦੀਆਂ ਚੀਜ਼ਾਂ ਨੇ ਤੇ ਜਿਆਦਾ ਪੱਟਿਆ ਪਿਆ ਸਾਰੀ

ਨਹੀਂ ਮੰਮਾ ਮੈਨੇ ਇਹ ਨਹੀਂ ਖਾਣਾ ਹੈਗਾ ਮੈਨੇ ਤਾਂ ਬਾਹਰੋ ਲਿਆਕੇ ਹੀ ਖਾਣਾ ਹੈ ਵੋ ਜੋ ਬਣਾ ਹੈ ਵੀ ਮਤਲਬ ਕੀ ਖੁੱਦ ਹੀ ਬੱਚਿਆ ਨੂੰ ਰੋਕਦੇ ਆ ਤਾਂ ਬੱਚਾ ਨਹੀਂ ਰੁੱਕਦਾ ਹੈਗਾ

ਖੁੱਦ ਆਪਣਾ ਵੀ ਆਪਾਂ ਵੀ ਕਈ ਵਾਰੀ ਇੱਦਾਂ ਸੋਚਦੇ ਹਾਂ ਕੀ ਕਈ ਵਾਰੀ ਹੁਣ ਆਪਾਂ ਮੈਂ ਵੀ ਜਿੱਥੇ job ਕਰਦੀ ਹਾਂ ਜਦੋਂ ਜਾਂਦੀ ਹਾਂ ਮੈਂ ਕਈ ਵਾਰੀ ਮੇਰਾ ਮਨ ਨੀ ਕਰੇਗਾ ਕੀ ਮੈਂ ਰੋਟੀ ਨਹੀਂ ਲੇਕੇ ਜਾਣੀ ਹੈਗੀ ਚੱਲ ਕੋਈ ਗੱਲ ਨੀ ਅੱਜ ਐਵੇਂ ਹੀ ਸਾਰ ਲਾਂਗੇ ਹਨਾ ਹਜੇ ਮੈਨੂੰ ਭੁੱਖ ਨੀ ਹੈਗੀ ਜਦੋਂ ਇੱਕ ਵੱਜਦਾ ਜਾਂ ਬਾਰਾਂ ਇੱਕ ਵੱਜਦਾ ਤੇ ਜਦੋਂ ਰੋਟੀ ਦਾ time ਹੁੰਦਾ ਫ਼ੇਰ ਮਨ ਨੂੰ ਐ ਹੁੰਦਾ ਵੀ ਹਾਏ ਮੈਂ ਤਾਂ ਰੋਟੀ ਨੀ ਲੈਕੇ ਆਈ ਫੇਰ ਫ਼ੇਰ ਮਿੰਟ ਚ ਆਪਾਂ ਭੱਜ ਲੈਂਦੇ ਹਾਂ ਕੀ ਹਾਏ ਫ਼ੇਰ ਵੀ ਤਾਂ ਆਪਾਂ ਵੀਹ ਚਾਲੀ ਰੂਪਏ ਦਾ ਕੁੱਛ ਖਾ ਕੇ ਤੇ ਫ਼ੇਰ ਉਹ ਵੀ ਉਹ ਵੀ ਤਾਂ ਆਪਣੇ ਜੇਬ ਚੋ ਹੀ ਜਾਂਦਾ ਮਹਿੰਗਿਆਈਆ ਤਾਂ ਆਪਾਂ ਨੇ ਖੁੱਦ ਵੱਧਾਤੀ

ਨੂੰ ਵੀ ਜੀਭ ਦਾ ਚਸਕਾ ਪਿਆ ਹੋਇਆ ਕੀ ਆਪਾਂ ਨੂੰ ਵੀ ਬਾਹਰ ਦੀਆਂ ਚੀਜਾਂ ਖਾਈਏ ਤੇ ਵਧੀਆ ਖੁਸ਼ ਰਹਿਣੇ ਆ ਸਹੀ ਗੱਲ ਏ ਉਹੀ ਜੇ ਆਪਾਂ ਆਪਣੀਆ ਘਰ ਤੋਂ ਹੀ ਦੋ ਰੋਟਿਆ ਲੈ ਆਓ ਤਾਂ ਆਪਾਂ ਨੂੰ ਇੱਕ ਖਰਚੇ ਕਰਨ ਦੀ ਜਰੂਰਤ ਹੀ ਨਹੀਂ ਹੈਗੀ ਹਾਂ ਦੂਸਰੀ ਗੱਲ ਇਹ ਆ ਗਈ ਖਰਚੇ ਕੁੱਛ ਨੀ ਆਪਾਂ ਕਹਿ ਤਾਂ ਦਿੰਦੇ ਹਾਂ ਮਹਿੰਗਿਆਈ ਮਹਿੰਗਿਆਈ ਮੈਂ ਸੂਟਾਂ ਦੀਆਂ ਜੁੱਤੀਆਂ ਦਾ ਕੀ ਹੁਣ ਵੈਸੇ ਦੋ ਸੋ ਹੁਣ ਤਾਂ ਦੋ ਚਾਰ ਸੋ ਵਾਲੀ ਕੋਈ ਗੱਲ ਹੀ ਨਹੀਂ ਰਹਿਗੀ ਹੈਗੀ ਅੱਗੇ ਪੰਜਾਬੀ ਜੁੱਤੀ ਦੋ ਢਾਈ ਸੋ ਦੀ ਆ ਜਾਂਦੀ ਹੁੰਦੀ ਸੀਗੀ ਹੁਣ ਤਾਂ ਸੱਤ ਅੱਠ ਸੋ ਦੀ ਪੰਜਾਬੀ ਜੁੱਤੀ ਆਉਂਦੀ ਹੈ ਉਹ ਵੀ ਨੀ ਪਾਈ ਜਾਂਦੀ ਹੈਗੀ ਮਤਲਬ ਕੇ ਇੰਨੀ ਉਹ ਮਹਿੰਗਿਆਈ ਦੇ ਨਾਲ ਤੇ ਅੱਛਾ ਫ਼ੇਰ ਹੰਡਦੀਆਂ ਵੀ ਨੀ ਹੈਗਿਆ ਚੀਜਾਂ ਬਿਲਕੁਲ ਵੀ ਚੀਜ਼ਾਂ ਦੇ ਏ ਵੀ ਘਟਿਆ ਚੀਜ਼ਾਂ ਬਣਾ ਦਿੰਦੇ ਨੇ ਇਹ ਵੀ

suit ਤਾਂ suit ਹੁਣ ਭਾਵੇਂ ਕਿਸੇ ਵਿਆਹ ਚ ਜਾਣਾ suit ਤਾਂ suit ਜਿਹੜੇ ਇੱਕ side ਤੇ ਰਹਿ ਗਏ ਆ suit ਲੋ ਉਹਦੇ ਨਾਲ earrings ਲੋ ਚੂੜੀਆਂ ਲੋ ਅਰ ਜੁੱਤੀ ਲਉ ਸਾਰੇ ਚੀਜ ਦੀ matching ਕਰਕੇ ਫ਼ੇਰ ਖੁੱਦ ਹੀ ਖਰਚੇ ਇੰਨੇ ਵਧੇ ਹੋਏ ਨੇ ਆਪਣੇ ਕੀ ਆਪਾਂ ਖੁੱਦ ਹੀ ਇੰਨੀਆ ਚੀਜਾਂ ਲੇਂਦੇ ਹਾਂ ਫ਼ੇਰ ਆਪਣੇ ਖਰਚੇ ਤਾਂ ਖੁੱਦ ਹੀ ਵਧਣੇ ਨੇ ਫ਼ੇਰ ਉਸੇ ਹਿਸਾਬ ਨਾਲ ਮਹਿੰਗਿਆਈ ਵੀ ਜਿਸ ਹਿਸਾਬ ਨਾਲ ਆਪਾਂ ਸਮਾਨ ਖਰੀਦਦੇ ਹਾਂ ਆਪਾਂ ਨੂੰ ਇਹ ਲੱਗਦਾ ਵੀ ਬਹੁਤ ਜਿਆਦਾ ਮਹਿੰਗਿਆਈ ਹੋਈ ਪਈ ਐ

ਤੇ ਉਹ ਜਦ ਇੰਨਾ ਪਾਇਆ ਵੀ ਇੰਨਾ ਜਚਨਾ ਕਰਨਾ ਭਾਵੇਂ ਉਹ suit ਪੁਰਾਣਾ ਕਿਉਂ ਨਾ ਹੋ ਜਾਂਦਾ ਸੀਗਾ ਪਰ ਜਚਦਾ ਹੁੰਦਾ ਸੀ ਹੁਣ ਆਪਾਂ ਬਾਰਾਂ ਸੋ ਚੋਦਾਂ ਸੋ ਪੰਦਰਾ ਸੋ ਵਾਲਾ suit ਵੀ ਲੈਕੇ ਆਈਏ ਇੱਕ ਵਾਰੀ ਧੋ ਲੋ ਤੇ ਅਗਲੀ ਵਾਰੀ suit ਇੱਦਾਂ ਲੱਗਦਾ ਕੀ ਜਿੱਦਾਂ ਇਹ ਪੁਰਾਣਾ ਘਟੀਆ ਚੀਜ ਐ

ਹਾਂ ਹੁਣ ਨਾ ਹੁਣ ਉਹ ਮਤਲਬ ਕੀ ਕੱਪੜਾ ਵੀ ਨੀ ਉਹ ਚੀਜ ਆਂਦੀ ਹੈਗੀ ਕੱਪੜਾ ਵੀ ਘਟਿਆ ਹੁਣ ਧੋਏ ਤੇ ਬਿਲਕੁਲ ਖਰਾਬ ਹੋ ਜਾਂਦਾ ਇਹ ਪਹਿਲਾਂ ਆਲੇ ਸੂਟ ਹੁੰਦੇ ਸੀ ਧੋਏ ਤੇ ਨਿੱਖਰਦੇ ਸੀਗੇ ਹੁਣ ਆਲੇ suit ਨੇ ਕੇ ਧੋਕੇ ਖਰਾਬ ਹੋ ਜਾਂਦੇ ਨੇ

ਹਨਾ ਤੇ ਇਸੇ ਤਰ੍ਹਾਂ ਹੀ ਬਸ ਹੁਣ suit ਤਾਂ ਨਾ ਬਸ ਹੁਣ ਏਦਾਂ ਮੈਂ ਤਾਂ ਅੱਜ suit ਲੇਕੇ ਆਈ ਹਾਂ ਨਾ ਮੈਨੂੰ ਹੈ ਕੇ ਸਾਡੇ ਚਾਰ ਹਜ਼ਾਰ ਦੇ ਤਿੰਨ suit ਆਏ ਨੇ ਹੁਣ ਮੈਨੂੰ mention

ਸ਼ੁਕਰ ਇੰਨਾ ਸ਼ੁਕਰ ਹੈ ਕੀ ਹੁਣ lining ਦਾ ਜਬ ਨੀ ਹੈਗਾ lining ਦੇ ਨਾਲ ਫ਼ੇਰ ਮਹਿੰਗਾ ਜਿਆਦਾ ਵੱਧ ਜਾਂਦਾ ਵਧੀਆ ਥੋਡੇ ਉਧਰੋ ਪਾਸੋਂ ਬਚਿਆ lining ਆਲੇ ਚੋ

ਤੇ ਚੱਲ ਮੇਰੇ ਇਹਨੇ ਚ ਪੰਦਰਾ ਅਹ ਪੰਜ ਹਜ਼ਾਰ ਚ ਸਰ ਜਾਏਗਾ ਚੱਲ ਚੱਲ ਹੁਣ ਮੈਂ ਤਾਂ ਇਹ ਸੋਚਿਆ ਕੇ ਹੁਣ ਗਰਮੀਆਂ ਗਰਮੀਆਂ ਬੱਸ ਇਹੀ ਤਿੰਨ suit ਰੱਖਾਂਗੀ ਇਸ ਤੋਂ ਵੱਧ ਨੀ ਕੁੱਛ ਲੈਣਾ ਹੈਗਾ

ਹੁਣ ਨੀ ਲੈਣਾ ਹੈਗਾ ਹੁਣ ਬੱਸ ਬਹੁਤ ਹੋਗਿਆ ਗਰਮੀਆਂ ਗਰਮੀਆਂ ਨੀ ਹੁਣ ਲੈਣਾ ਹੈਗਾ

ਤੇ ਮੈਂ ਨਾ exhibition ਬਾਰੇ ਤੇਰੇ ਨਾਲ ਗੱਲ ਕਰਨੀ ਸੀਗੀ

exhibition ਮਤਲਬ ਕੇ ਮੈਂ ਜਿਥੇ job ਕਰਦੀ ਆ

ਮੈਂ ਮੇਹਰ ਬਾਬਾ charitable trust ਚ job ਕਰਦੀ ਸੀ

ਤੇ ਉੱਥੇ ਜਗ੍ਹਾ ਜਗ੍ਹਾ ਤੇ ਜਿੱਦਾਂ ਮਤਲਬ ਕੇ ਆਪਣੇ ਕੰਮ ਦੇ ਕੰਮ ਨੂੰ ਲੈਕੇ ਆਪਣੀ exhibition ਲੱਗਦੀਆਂ ਨੇ

ਤੇ ਚੰਡੀਗੜ੍ਹ ਲੱਗਦੀਆਂ ਜਿਆਦਾਤਰ ਪਟਿਆਲੇ

ਤੇ ਜਾਂ ਮਤਲਬ ਕੇ collage ਵਗੈਰਾ ਚ ਕਿਸੇ collage ਚ ਜੋ ਕਈ ਵਾਰੀ hospital ਚ ਵੀ ਲੱਗ ਜਾਂਦੀਆਂ ਨੇ

exhibition ਮਤਲਬ ਕੇ ਆਪਣਾ ਜਿਹੜਾ ਸਮਾਨ ਬਣਾਦੇ ਹਾਂ ਅਸੀਂ ਜੋ ਵੀ product ਅਸੀਂ ਬਣਾਉਦੇ ਹਾਂ ਅਸੀਂ ਉਹ ਜਾਕੇ ਉੱਥੇ ਉੱਥੇ ਆਪਣੇ ਮਤਲਬ ਕੀ product ਲਗਾਕੇ ਤੇ ਉਹ sale sale ਕਰਨੇ ਹੁੰਦੇ ਨੇ ਬਹੁਤੀ ਗੱਲ ਤਾਂ sale ਤਾਂ ਨਹੀਂ ਐਨੇ ਹੁੰਦੇ ਕਰਨੇ ਹੁੰਦੇ ਹੈਗੇ ਬਹੁਤਾ ਤਾਂ ਇਹੀ ਹੁੰਦਾ ਹੈਗਾ ਆਪਣੇ ਸਮਾਨ ਦੀ ਆਪਣੇ ਕੰਮ ਦੀ ਮ੍ਸੂਹਰੀ

ਆਪਾਂ ਕਿਸੇ ਨੂੰ ਆਪਣੇ ਕੰਮ ਬਾਰੇ knowledge ਫ਼ੇਰ ਉੱਥੋ ਉਹਨਾ ਨੂੰ ਲੋਕਾਂ ਨੂੰ ਜਿਆਦਾਤਰ ਪਤਾ ਲੱਗਦਾ ਏ ਕੇ ਏ ਇਹ ਆ ਚੀਜ਼ ਬਣਾ ਰਹੇ ਨੇ ਆ ਇਹਨਾ ਕੋਲ product ਨੇ ਤਾਂ ਉਹ ਅੱਗੇ ਚਾਰ ਜਾਣਿਆ ਨੂੰ ਹੋਰ ਜਾਕੇ ਜਿੱਦਾ ਦੱਸਣਗੇ exhibition ਦਾ ਮਤਲਬ ਏ ਲਗਾਣ ਦਾ ਤਾਂ ਜਿਆਦਾਤਰ ਇਹੀ ਸੀਗਾ ਤੇ ਅਸੀਂ ਪਟਿਆਲੇ ਗਏ ਸੀ ਇੱਕ ਵਾਰੀ exhibition ਚ

ਤੇ ਉਹ ਸ਼ੀਸ ਮਹਿਲ ਚ ਸੀਗਾ ਸਾਇਦ exhibition ਉਹ ਕੋਈ ਇਹਦਾ ਕਰਕੇ ਜਗ੍ਹਾ ਸੀਗੀ

ਉੱਥੇ ਬੜਾ ਮਤਲਬ ਕੇ ਮਜ਼ਾ ਆਇਆ ਸੀਗਾ exhibition ਲਗਾਣ ਚ ਉੱਥੇ ਗਾਇਕ ਵੀ ਸੀ ਲੱਗੇ ਹੋਏ ਨਾਲ ਨਾਲ ਮਤਲਬ ਕੇ ਹੋਰ ਵੀ exhibition ਕਈ ਕਈ ਜਗਾਂ ਜਗਾਂ ਤੋ ਲੋਕ ਆਏ ਸੀ exhibition

ਤੇ ਉੱਥੇ ਆਕੇ ਫ਼ੇਰ ਉਹਨਾ ਨੇ ਆਪਣੇ ਸਮਾਨ ਦੀ ਜਿਆਦਾਤਰ ਉਹਨਾ ਨੂੰ ਤਾਂ ਵੈਸੇ ਹੁੰਦਾ ਵੀ ਏ ਕਿਉਂਕਿ ਵਿਕਰੀ ਵੀ ਹੁੰਦੀ ਏ ਉਹਨਾ ਦੀ ਕਾਫ਼ੀ ਜਿਆਦਾ sale ਵੀ ਹੁੰਦੀ ਏ ਤੇ ਅਸੀਂ ਵੀ ਉਸੇ ਤਰ੍ਹਾਂ ਆਪਣੇ product ਲੈਕੇ ਗਏ ਸੀਗੇ ਅਸੀਂ ਵੀ ਉੱਥੇ ਆਪਣਾ ਲਗਾਇਆ ਸੀ ਸਮਾਨ ਸਾਰਾ ਅੱਛਾ ਆਪਣੇ ਬਾਰੇ ਕੀ ਕੀ product ਸੀਗੇ ਫ਼ਿਰ ਆਪਣੇ ਆਪਣੇ ਕੋਲ ਤਾਂ ਜਿੱਦਾਂ ਸਾਡੇ ਕੋਲ ਤਾਂ ਸੀਗਾ ਜਿੱਦਾਂ ਵੀ ਆਪਣਾ ਫੁਲਕਾਰੀ ਦਾ ਕੰਮ ਸਾਡੇ ਕੋਲ ਸਮਾਨ ਸੀਗਾ ਸਾਰਾ

ਦੀਆ ਚੀਜ਼ਾਂ ਸੀਗੀਆਂ ਸਾਰੀਆਂ ਮਤਲਬ ਕੇ ਫੁਲਕਾਰੀ ਦੇ bag ਅਹ ਬੈਗਾਂ ਦੇ ਫੁਲਕਾਰੀ ਕੱਢਣੀ tea costar book mark ਤੇ ਫੁਲਾਕਰੀ ਦਾ ਕੰਮ ਫੁਲਕਾਰੀ ਦੁਪੱਟੇ ਫ਼ੁਲ੍ਕਾਰੀ suit ਫੁਲਕਾਰੀ ਦੀਆ ਮਤਲਬ ਕੇ ਬਾਗ

ਇੱਦਾਂ ਦਾ ਸਮਾਨ ਸੀਗਾ ਸਾਡੇ ਕੋਲ ਸਾਰਾ ਫੁਲਕਾਰੀ ਦਾ ਹੀ ਸੀਗਾ ਜਿਵੇਂ ਆਪਾਂ ਘਰਾਂ ਚ ਚੀਜ਼ਾਂ use ਕਰਦੇ ਆ clutch ਵਗੈਰਾ ਉਹ ਵੀ ਸੀਗੇ ਹਾਂ ਉਹ ਵੀ ਸਾਰਾ ਕੁੱਚ ਫੁਲਕਾਰੀ ਦਾ ਸਾਡਾ ਸਮਾਨ ਹੁੰਦਾ ਏ ਅੱਛਾ ਫ਼ੇਰ ਜਿਹੜੇ product ਕੁੜੀਆਂ ਬਣਾਦੀਆਂ ਨੇ ਜਾ ਇਹਨਾ ਨੇ ਜਿਆਦਾ ਹੀ specialist ਰੱਖੇ ਵੇ ਨੇ ਹਾਂ ਕੁੜੀਆਂ ਬਣਾਦੀਆਂ ਨੇ ਪਹਿਲਾਂ ਉਹਨਾ ਨੂੰ ਸਿਖਾਕੇ ਸਾਰਾ ਮਤਲਬ ਕੇ ਹੱਥ ਫੁਲਕਾਰੀ ਦਾ ਕੰਮ ਪਹਿਲਾਂ ਉਹਨਾ ਨੂੰ training ਦਿੱਤੀ ਜਾਂਦੀ ਸਿਖਾਇਆ ਜਾਂਦਾ ਏ

ਉਸ ਤੋਂ ਬਾਅਦ ਫ਼ੇਰ ਉਹ ਆਪਣਾ ਤਿਆਰ ਅਹ ਜਦੋਂ ਫ਼ਿਰ ਜਿਆਦਾ ਵੀ ਉਹ ਪੂਰਾ trend ਹੋ ਜਾਂਦੇ ਨੇ ਕੱਢਣ ਲੱਗ ਜਾਂਦੇ ਨੇ ਤੇ ਫ਼ੇਰ ਉਹ ਆਪਣਾ ਕੇ job ਆਪਣੀ job work ਤੇ ਹੀ ਰੱਖਿਆ ਜਾਂਦਾ ਇਹਨਾ ਨੂੰ ਇੱਥੇ ਅੱਛਾ ਫ਼ਿਰ salary ਦਿੰਨੇ ਆ per piece ਦਿੰਨੇ ਆ ਜਾ ਇਹਨਾ ਦੀ ਫ਼ਿਰ ਬੰਨਵੀ ਤਨਖਾਹ ਹੁੰਦੀ ਹੈ

ਜਿਆਦਾਤਰ ਅਹ job work ਮਤਲਬ ਕੇ ਪੱਕੀ salary ਤੇ ਨਹੀਂ ਹੈਗਾ per piece ਰੇਟ ਤੇ ਹੈ ਅੱਛਾ ਵੀ ਜਿੰਨਾ ਵੀ product ਦੇ ਹਿਸਾਬ ਨਾਲ ਏ ਜ਼ੇ ਛੋਟਾ product ਆ ਤਾਂ ਉਹਦੇ ਘੱਟ ਪੈਸੇ ਜ਼ੇ ਵੱਡਾ product ਆ ਤਾਂ ਉਹਦੇ ਜਿਆਦਾ ਪੈਸੇ

ਉਹਦੇ ਜਿਆਦਾ ਪੈਸੇ ਉਸ ਹਿਸਾਬ ਨਾਲ ਤੁਲਨਾ ਦੇ ਹਿਸਾਬ ਨਾਲ ਤੇ exhibition ਲਗਾਣ ਗਏ ਸੀ ਅਸੀਂ ਅਹ ਫ਼ੇਰ ਇੱਕ ਚੰਡੀਗੜ੍ਹ exhibition ਲੱਗੀ ਸੀਗੀ ਸਾਡੀ ਤਾਜ ਮਹਿਲ ਤਾਜ hotel ਚ

ਹਾਂ ਇਹ ਤਾਂ ਹੈ exhibition ਤਾਂ ਬਹੁਤ ਵਧੀਆ ਚੀਜ਼ ਆ

ਅੱਛਾ ਹੋਰ ਕਿਹੜੀ exhibition ਸੀ ਮਤਲਬ ਉੱਥੇ ਹੋਰ ਕਿਹੜੀ ਕਿਹੜੀ exhibition ਲੱਗੀ ਵੀ ਹੁੰਦੀ ਆ ਜਿਵੇਂ ਆਪਾਂ exhibition ਕਿੱਥੇ ਲਾਉਣ ਜਾਂਦੇ ਹਾਂ ਹੋਰ ਵੀ ਬਹੁਤ ਸਾਰੀਆਂ exhibition ਲੱਗੀਆਂ ਵੀ ਹੁਣੀਆਂ ਏ ਹੋਰ ਕਿਹੜੀ ਕਿਹੜੀ exhibition ਦੇਖੀ ਤੁਸੀਂ ਹੋਰ ਬੱਸ ਉੱਥੇ ਉਹਨਾ ਆਪਣਾ ਆਪਣਾ ਸਮਾਨ ਲੈਕੇ ਆਉਦੇ ਨੇ ਜਿੱਦਾਂ ਕੇ ਕਿਸੇ ਦਾ ਕਿਸੇ ਨੇ ਆਪਣੇ ਘਰ ਦੀਆ ਤਿਆਰ ਕੀਤੀਆਂ ਜੁੱਤੀਆਂ

ਦੀ ਉਹ ਹੁੰਦੀ ਏ ਕਿਸੇ bag ਹੁੰਦੇ ਨੇ ਕਿਸੇ ਕੋਲ suit ਹੁੰਦੇ ਨੇ ਉਹਨਾ ਕੋਲ ਵੀ ਫੁਲਕਾਰੀ ਦਾ ਹੀ ਕੰਮ ਹੁੰਦਾ ਏ ਸੂਟਾ ਤੇ ਫੁਲਕਾਰੀ ਦਾ ਕੰਮ ਉਹ ਵੀ ਆਪਣਾ ਮਤਲਬ hand work

ਮਤਲਬ ਇੱਦਾਂ ਦੀਆ ਸਮਾਨ ਜਿਆਦਾਤਰ ਤਾਂ ਫੁਲਕਾਰੀ ਦਾ ਹੀ ਹੁੰਦਾ ਸੀਗਾ

ਜਾਂ ਜੁੱਤੀਆਂ ਵਗੈਰਾ ਹੁੰਦੀਆਂ ਸੀਗੀਆਂ ਬਹੁਤੀਆਂ ਤਾਂ exhibition ਚ

ਹਾਂ ਅਚਾਰ ਵਗੈਰਾ ਵੀ ਜੋ ਘਰ ਦਾ ਅਚਾਰ ਤਿਆਰ ਕਰਦੇ ਨੇ ਜਿੱਦਾਂ

ਅੱਛਾ ਫ਼ੇਰ ਹੋਰ ਹੋਰ ਕਿੱਥੇ ਦੂਰ ਦੂਰ ਵੀ ਤੁਹਾਡੀਆਂ exhibition ਲੱਗਦੀਆਂ ਨੇ ਹਾਂ ਸਾਡੇ ਦਿੱਲੀ ਵੀ ਲੱਗ ਜਾਂਦੀਆਂ ਨੇ ਪਟਿਆਲੇ ਤੇ ਹੁਣ ਹੁਣ ਸੰਗਰੂਰ ਗਏ ਸੀਗੇ ਇੱਕ ਦਿਨ ਸੰਗਰੂਰ ਵੀ ਲੱਗੀ ਸੀਗੀ

ਤੇ ਹੋਰ ਜਾ ਫ਼ੇਰ ਆਪਣੇ [music[ ਜਾਂ ਸੰਗਰੂਰ ਸੰਗਰੂਰ ਤੋਂ ਇਲਾਵਾ ਸੰਗਰੂਰ ਲੱਗੀ ਸੀਗੀ ਤੇ ਉਸ ਇਲਾਵਾ ਫ਼ੇਰ ਸਾਡੀ ਲੱਗੀ ਸੀਗੀ ਇੱਕ ਇਹ ਆਪਣਾ hospital ਪਟਿਆਲੇ hospital ਚ

skin ਦਾ doctor skin ਦਾ doctor ਸੀਗਾ

ਤਕਰੀਬਨ skin ਵਾਲੀਆਂ ਦਾ ਸੀਗਾ ਤੇ ਉੱਥੇ ਅਸੀਂ ਆਪਣੀ exhibition ਲਗਾ ਲਈ ਜਾਕੇ

ਤੇ ਆਪਣੇ ਆਪ ਨੂੰ ਇਹਦਾ ਵੀ ਲੱਗਦਾ ਸੀਗਾ ਹਾਏ ਇੱਥੇ ਸਾਰੇ skin ਦੇ doctor ਨੇ ਡਾਕਟਰਾਂ ਨੇ ਕੀ ਕਰਨਾ ਪਰ ਫ਼ੇਰ ਵੀ ਉੱਥੇ ਵੀ ਸਾਰੇ ਆਦੇ ਵੀ ਕੋਲ ਵੀ ਅੱਗਲਾ ਪੁੱਛਦਾ ਵੀ ਏ ਵੀ ਇਹ ਸਮਾਨ ਤੁਸੀਂ ਕਿਵੇਂ ਬਣਾਇਆ ਕਿੱਦਾ ਤਿਆਰ ਕੀਤਾ